ਪਹਾੜਾਂ ਦੇ ਵਿੱਚ ਇੱਕ ਨਦੀ ਹੈ ਨਦੀ ਦਾ ਪਾਣੀ ਬਹੁਤ ਗੰਦਾ ਹੈ।

ਉਸੇ ਹਲੇ ਫਲਾਵਰ ਡੈਕੋਰੇਸ਼ਨ ਲਿਖਿਆ ਹੈ ਬਲੂਨ ਡੈਕੋਰੇਸ਼ਨ ਲਿਖਿਆ ਹੈ।

ਉਸਦੇ ਬਾਹਰ ਹੀ ਨਾਲ ਹੀ ਦੋ ਦੁਕਾਨਾਂ ਹਨ ਉੱਤੇ ਤੇ ਘਰ ਹੈ ਘਰ ਦੇ ਬਾਹਰ ਪੀਲੇ ਰੰਗ ਦਾ ਪੇਂਟ ਹੋਇਆ।

ਇੱਸਦੀ ਫਿਟਿੰਗ ਵਿੱਚ ਬੋਹੁਤ ਸਾਰੇ ਮੋਬਾਈਲ ਪਏ ਹਨ ਅਤੇ ਬੋਹੁਤ ਸਾਰੇ ਵਧੀਆ ਵਧੀਆ ਕਾਉੰਟਰ ਹਨ।

ਫਿਟਿੰਗ ਹੋਈ ਹੈ ਜੋ ਕਿ ਸ਼ੀਸ਼ੇਆਂ ਦੀ ਹੈ ਅਤੇ ਉਸ ਦੇ ਉੱਤੇ ਬਹੁਤ ਸਾਰਾ ਸਮਾਨ ਪਿਆ ਹੈ।

ਇਸ ਦਾ ਗੇਟ ਭੂਰੇ ਰੰਗ ਦਾ ਹੈ ਅਤੇ ਇਸ ਦੇ ਬਾਹਰ ਬਹੁਤ ਸਾਰੇ ਸਾਧਨ ਖੜੇ ਹਨ ਕੁਝ ਕੁ ਮੋਟਰਸਾਈਕਲਾਂ ਹਨ ਤੇ ਕੁਝ ਕ ਸਕੂਟਰੀਆਂ ਵੀ ਹਨ।

ਗਹਿਣੀ ਚੁੰਡਿਆਂ ਹਨ ਅਤੇ ਕੁਝ ਟੋਪਸ ਵੀ ਹਨ ਜੋ ਕਿ ਸੋਨੇ ਦੀ ਬਣੀ ਹੋਈ ਹਨ ਅਤੇ ਸੁੰਦਰ ਹਨ।

ਤੇ ਪਿੱਛੇ ਕੁਛ ਮਸ਼ੀਨਾਂ ਵੀ ਲੱਗਿਆਂ ਹਨ ਜੋਕਿ ਥੋੜਿਆਂ ਵੱਡੀਆਂ ਵੀ ਹਨ।

ਇਹ ਇਕ ਮਿਊਜਿਕ ਸਿਸਟਮ ਹੈ ਜੋ ਕਿ ਇਕ--

ਅਤੇ ਬਾਕੀ ਸਾਰੀਆਂ ਜਨਾਨੀਆਂ ਹਨ ਜਿਹਨਾਂ ਨੇ ਸਿਰ ਉਪਰ ਕੁੱਛ ਰੱਖੇਆ ਹੋਇਆ ਹੈ।

ਬੈਲੂਨ ਲੱਗੇ ਹਨ ਜੋਕਿ ਵ੍ਹਾਈਟ ਹੈ ਗ੍ਰੀਨ ਹੈ ਅਤੇ ਔਰੇਂਜ ਰੰਗ ਦੇ ਹਨ ਓਹਨਾ ਨਾਲ ਡੈਕੋਰੇਟਿੱਗ ।

ਕੁਛ ਲੋਕ ਚਿੱਟੇ ਕੱਪੜਿਆਂ ਦੇ ਵਿੱਚ ਹਨ ਅਤੇ ਕੁਛ ਰੰਗ ਬਿਰੰਗਿਆਂ ਵਿੱਚ ਹਨ।